ਗੁਰੂਦੁਆਰੇ ਵਾਲੇ ਜਿਹੜੀ ਸ਼ਿਰੋਮਣੀ ਕਮੇਟੀ ਆਪਣੇ ਅਕਾਲੀ ਦਲ ਵਾਲਿਆ ਵਲੋਂ ਪਹਿਲਾਂ ਚੱਲ ਰਹੀ ਸ਼੍ਰੋਮਣੀ

ਨਹੀਂ ਨਹੀਂ ਨਹੀਂ ਉਸ ਤੋਂ ਬਾਅਦ ਉਸ ਤੋਂ ਇਲਾਵਾ ਪਿੰਡ ਸਾਂਝੇ ਚਾਰ ਬੰਦਿਆਂ ਨੂੰ ਇੱਕਠਾ ਕਰਕੇ ਕਹਿੰਦੇ ਇਹ ਮੁਕਬਰ ਨੇ ਬੰਦੇ ਇਹ ਕੰਮ ਏ ਕਰਾਉਣ ਗਏ

ਜਿਹੜੇ ਆਂਗਣਵਾੜੀ center ਆ ਇਹ center ਦੀ ਸਰਕਾਰ ਦਾ

ਹਾਂ ਇਹਦੇ ਵਿੱਚ ਜਿਹੜੇ project ਆਉਦੇ ਏ ਉਹਦੇ ਵਿੱਚ ਇੱਕ pass book ਕਮੇਟੀ ਬਣਾਈ ਜਾਂਦੀ ਆ

ਉਹਦੇ ਵਿੱਚ ਸਰਪੰਚ ਨੂੰ chairman ਚੁਣਿਆ ਜਾਂਦਾ ਹੈ

ਹਰ ਚੀਜ਼ ਬਾਰੇ ਸਰਪੰਚ ਨੂੰ ਪਹਿਲਾਂ ਦੱਸਿਆ ਜਾਉਗਾ ਫ਼ੇਰ ਉਹ ਕੰਮ ਅੱਗੇ ਵੱਧੂਗਾ ਹਾਂ ਮਤਲਬ ਕੇ ਉਹਦਾ ਪਿੰਡ ਹੈਗਾ ਉਹਦੇ ਪਿੰਡ ਦੇ ਵਿੱਚ ਆ ਕੰਮ ਹੋਣ ਜਾ ਰਿਹਾ ਹੈ ਵੀ ਉਹਨੂੰ ਪਤਾ ਹੋਵੇ

ਉੱਥੇ ਵੀ ਇਹ ਨਹੀਂ ਹੈ ਕੀ ਇੱਕਲਾ ਸਰਪੰਚ ਜਾਕੇ chairman ਬਣ ਗਿਆ ਵੀ ਹੋਰ ਕਿਸੇ ਨੂੰ ਪੁੱਛੂਗਾ ਨਹੀਂ

ਹਾਂਜੀ ਜਿਹੜੇ school ਦੇ ਮਤੇ ਹੈ ਇਹ school ਦੇ ਸਰਪੰਚ ਨੇ ਤਾਂ ਲੈਣੇ ਹੀ ਲੈਣੇ ਹੈ ਜੀ

ਅਸੀਂ school ਨੂੰ ਅੱਗੇ ਤੋਰਨਾ update ਕਰਾਉਦੇ ਰਹਿੰਦੇ ਨੇ ਸਕੂਲਾਂ ਨੂੰ ਉੱਝ ਵੀ ਗ੍ਰਾਂਟਾ ਸਕੂਲਾਂ ਵਾਸਤੇ ਬਹੁਤ ਭੇਜਦੇ ਹੈ ਸਰਪੰਚਾ ਕੋਲ ਸਰਪੰਚਾ ਨੇ ਹੀ ਲਾਉਣੀਆਂ ਹੁੰਦੀਆਂ ਨੇ ਸਰਪੰਚ ਬਹੁਤ ਕੰਮ ਵਧੀਆ ਕਰਦੇ ਨੇ ਇਸੀ ਗੱਲ ਨਹੀਂ

ਸਾਲ ਦਾ ਕੋਈ estimate ਨਹੀਂ ਹੁੰਦਾ ਇਹ project ਦੇ ਅਧਾਰ ਤੇ ਹੁੰਦਾ ਆ ਜੀ ਮੰਨਲੋ school ਵਿੱਚ ਇੱਕ ਕਮਰਾ ਹੀ ਬਣਾਉਣਾ ਆ ਅੱਜਕਲ ਜਮਾਨੇ ਵਿੱਚ ਚਾਰ ਲੱਖ਼ ਤੋਂ ਵੈਸੇ ਘੱਟ ਕਮਰਾ ਤਿਆਰ ਨਹੀਂ ਹੁੰਦਾ school ਦੇ ਵਿੱਚ

ਕਿਉਂਕਿ ਇੱਕ ਤਾਂ ਉਹਨੂੰ ਵੱਡਾ ਬਣਾਉਣਾ ਪੈਂਦਾ ਏ ਆਪਣੇ ਆਮ ਘਰਾਂ ਨਾਲੋਂ

ਤੇ ਦੂਜਾ ਫ਼ੇਰ ਉਹਦੇ ਵਿੱਚ ਅਹ ਕੁਰਸੀਆਂ ਮੇਜ black board ਤੇ ਹੋਰ facilities ਵੀ ਦੇਣੀਆਂ

ਇਹ ਜਿਆਦਾਤਰ ਮੇਰਾ ਖ਼ਿਆਲ ਕੁੱਛ ਨਹੀਂ ਕੁੱਛ ਨਹੀਂ ਤੇ ਚਾਰ ਲੱਖ਼ ਤਾਂ ਮਹਿਮੁਲੀ ਜੀ ਗੱਲ ਆ ਇੱਕ room ਵਾਸਤੇ ਐਨਾ ਆਉਣਾ ਚਾਹੀਦਾ ਹੈ ਮੈਂ ਵੀ ਸਰਪੰਚ ਰਹੀ ਆ ਮੇਰੇ time ਚ ਤਾਂ ਡੇਡ ਲੱਖ ਚ ਕਮਰਾ ਐਨ okay ਹੋ ਜਾਂਦਾ ਤਾਂ ਬਾਨਵੇ ਤੋਂ ਸਤਾਨਵੇ ਤੱਕ ਸਤਾਨਵੇ ਤੋਂ ਮੈਂ ਰਹੀ ਹਾਂ

ਤੇ ਉਹਦੋ ਤਾਂ ਡੇਡ ਪੋਣੇ ਦੋ ਲੱਖ ਚ ਹੋ ਜਾਂਦਾ ਸੀ ਹੁਣ ਨਹੀਂ ਹੁੰਦਾ ਹੁਣ ਮਹਿੰਗਾਈ ਬਹੁਤ ਜਿਆਦਾ ਹੋਗੀ ਅਸੀਂ ਜਦ ਵੀ ਇੱਟਾਂ ਉੱਟਾਂ ਗਰਾਈਆਂ ਸੀਗੀਆਂ ਕਮਰਾ ਤਿਆਰ ਕਰਨੇ ਨੂੰ ਵੀ

ਤਾਹੀਂ ਤਾਂ ਬਦਲੀਆਂ ਬਗਲ ਕਰਿਆ ਚਾਰ ਦਵਾਰੀ ਭਰਤ ਪਾਇਆ ਮਤਲਬ ਇਹ ਚੀਜ਼ਾਂ ਪੰਚਾਇਤ ਦੇ ਖਰਚੇ ਚ ਜਿਆਦਾ ਹੁੰਦੀਆਂ ਨੇ

ਇੱਕ ਫ਼ੇਰ ਜਿਹੜੀ ਪੰਚਾਇਤ ਦੀ property ਹੁੰਦੀ ਏ ਜਾਇਦਾਦ

ਵੀ ਕਿਹੜੇ ਰੇਟ ਤੇ ਚੜਾਉਣੀ ਕਿਉਂ ਕੁੱਛ ਪੈਸਾ ਇਹਦਾ government ਨੂੰ ਜਾਣਾ ਹੁੰਦਾ

government ਨੇ ਉਹਦੇ ਵਿਚੋਂ ਹੀ ਆਪਾਂ ਨੂੰ fund ਜੋ ਵੀ ਵਾਪਿਸ ਦੇਣੇ ਹੁੰਦੇ ਹੈ

ਇਸ ਕਰਕੇ ਉਹ ਜਿਹੜਾ ਜ਼ਮੀਨ ਦੇ ਵਿਚੋਂ ਕਈ ਵਾਰੀ ਅਸੀਂ ਮਤਾ ਪਾਕੇ ਰੱਖ ਦਿੰਨੇ ਆ ਵੀ ਆ ਦੋ ਕਿੱਲੇ ਆ ਦੀ income ਆਪਣੇ ਪਿੰਡ ਚ ਏ ਲਗੂਗੀ

ਉਹ ਦੋ ਕਿੱਲੇ ਛੱਡਕੇ ਬਾਕੀਆਂ ਦੀ ਠੇਕੇ ਪਰ ਦੇ ਦਿੰਨੇ ਆ ਜਿਹੜਾ ਵੀ ਕੋਈ ਬੋਲੀ ਵੱਧ ਦਉਗਾ ਉਹ ਜ਼ਮੀਨ

ਹਾਂਜੀ ਪਰ ਇਹਦੇ ਵਿੱਚ ਇਹ ਹੁੰਦਾ ਵੀ ਸਰਪੰਚ ਨਹੀਂ ਲੈ ਸਕਦਾ

ਲੈ ਸਕਦਾ ਨਾ ਹੀ ਸਰਪੰਚ ਲੇ ਸਕਦਾ ਕੋਈ ਹੋਰ member ਪਿੰਡ ਦਾ ਕੋਈ ਵੀ ਠੇਕੇ ਪਰ ਜ਼ਮੀਨ ਲੈ ਸਕਦਾ ਹੈ

ਸਰਪੰਚ ਦੇ related ਹੋਰ ਕੀ ਕੀ ਕੰਮ ਹੋਣੇ ਚਾਹੀਦੇ ਹੈ ਸਰਪੰਚ

ਕੱਲ ਤਾਂ ਸਰਪੰਚ GYM ਵਗੈਰਾ ਵੀ ਲਗਵਾ ਰਹੇ ਨੇ ਆਪਣੇ ਪਿੰਡਾਂ ਦੇ ਵਿੱਚ ਪਾਰਕ ਬਣਵਾ ਰਹੇ ਨੇ ਸਾਰੇ ਪਾਸਿਆ ਤੋ ਹਨਾ ਫਿਰਨੀ ਬੜੀ ਅੱਛੀ ਹੈ ਸਾਰੇ ਪਾਸਿਆ ਤੋ ਗੇਟ ਵਗੈਰਾ ਹਨਾ

ਹਮ ਪਾਣੀ ਦੀ ਟੈਂਕੀ main ਹੋ ਗਈ

ਤੇ ਜਿਹੜੀਆਂ ਇਹ ਨਾਲੀਆਂ ਨੇ ਉਹ ਹੁਣ ਇਹ ਸੀਵਰੇਜ ਪਾਉਣ ਲੱਗੇ ਨੇ

ਹਰ ਘਰ ਦੇ ਮਹੁਰੇ ਦੀ ਸੀਵਰੇਜ ਪਉਗਾ ਭਾਵੇਂ ਦੂਜੀ side ਪਵੇ opposite

ਦੋਨੋਂ ਪਾਸੇ ਦੋਨੇ ਪਾਸਿਆ ਦਾ ਸੀਵਰੇਜ ਪਾਉਣ ਲੱਗੇ ਹੈ ਜਿਹੜੇ ਪਾਉਣ ਤਾਂ ਲੱਗੇ ਏ ਲੇਕਿਨ ਮੈਨੂੰ ਨਹੀਂ ਲੱਗਦਾ ਵੀ ਉਹ ਸੀਵਰੇਜ ਕਾਮਯਾਬ ਹੋਊਗਾ ਕਿਉਂ ਏ ਹੈ ਜਿਹੜਾ ਪਿੰਡਾਂ ਚ ਸੀਵਰੇਜ ਪੈ ਜਉਗਾ

ਲੋਕ ਗੋਆ ਹੀ ਘੋਲ ਘੋਲ ਲਿਗਾਈ ਜਾਂਦੇ ਹੈ ਦੱਸ ਇੰਚੀ pipe ਨੂੰ ਕਿੰਨਾ ਕੁ ਗੋਆ ਲੰਗ ਜਉਗਾ

ਗਟਰ ਬਣਾ ਤੇ ਹਰੇਕ ਘਰ ਨੂੰ ਆਪਣੇ ਘਰ ਦੇ ਮੁਹਰੇ

ਹਰ ਬੰਦੇ ਨੂੰ ਕੰਮ ਲਾ ਤਾਂ ਵੀ ਤੁਸੀਂ ਆਪਣੇ ਗਟਰ ਆਪ ਸਾਫ਼ ਕਰੋ

ਤੇ ਉਹ ਬਾਹਰ ਕਿਉ ਨਹੀਂ ਆਉਦੇ ਜਿਹਨੇ ਨੂੰ ਵਾਰੀ ਆਉਦੀ ਹੈ ਤਾਂ ਦੇਖੋ ਵੀ ਹਰ ਘਰ ਵਿੱਚ ਪਿੰਡ ਚ ਢਾਈ ਤਿੰਨ ਸੋ ਤੇ ਘਰ ਜਿਆਦਾ ਹੁੰਦੇ ਹੀ ਹੈ

ਮਾਮੂਲੀ ਜੀ ਆ ਕੋਈ ਛੋਟਾ ਪਿੰਡ ਹੋਵੇ ਤਾਂ ਵੱਖਰੀ ਗੱਲ ਹੈ ਨਹੀਂ ਢਾਈ ਤਿੰਨ

ਨਹੀਂ ਇੱਕ ਪਿੰਡ ਚ ਮੈਂ ਦੇਖਿਆ ਵੀ ਚਾਲੀ ਕ਼ ਘਰ ਵੀ ਹੈਗੇ ਤੇ ਚਲੋ ਉੱਥੇ ਥੋੜੇ ਨਾਲ ਵੀ ਸਰ ਜਾਂਦਾ ਹੈ

ਪੰਚਾਇਤ ਨੂੰ ਮਤਾ ਕਹਿ ਦਿੰਨੇ ਵੀ ਤੁਹਾਡਾ ਆ ਪਾਸ ਹੋਇਆ ਹੈ ਉੱਥੇ ਸਰਪੰਚ ਨੂੰ ਥੋੜਾ ਜਾ ਸੰਘਰਸ ਕਰਕੇ ਬੋਲਣਾ ਚਾਹੀਦਾ ਏ ਵੀ ਦੇਖੋ ਜੀ ਸਾਡੇ ਪਿੰਡ ਦੇ ਪੰਚਾਇਤ ਜਾ ਪਿੰਡ ਦੇ worker member ਕੋਈ ਸਾਡਾ ਪਿੰਡ ਇਸ ਗੱਲ ਨੂੰ ਤਿਆਰ ਨਹੀਂ ਵੀ ਛੋਟਾ ਸੀਵਰੇਜ ਪਾਇਆ ਜਾਵੇ ਵੀ ਜ਼ੇ ਸੀਵਰੇਜ ਪਾਉਣਾ ਤਾਂ proper ਖੁੱਲਾ ਸੀਵਰੇਜ ਪਵੇ

ਜਿਹਦੇ ਰਾਹੀ ਹਰ ਇੱਕ ਪਾਣੀ ਅਰ ਦੂਜੀ ਗੱਲ

ਲੋਕੀਂ ਲਿਫਾਫੇ ਬੱਚੇ ਖਾ ਖਾ ਕੇ ਕਹਿ ਜਾਣੇ ਹੈ

ਇੱਕ hanger ਵਾਲਾ ਲ੍ਫ਼ਾਫਾਂ ਉਹਨੂੰ ਵਰਤੋਂ ਤਾਂ ਲਿਆਉਣੇ ਹਾਂ ਜਿਹੜੇ কুৰকুৰে ਆਲੇ ਇਹ ਤਾਂ ਕੋਈ ਵਰਤੋਂ

ਇਹ ਬੱਚੇ ਫ਼ੇਰ ਖੇਡਦੇ ਫਿਰਦੇ ਨੇ ਨਾਲੀਆਂ ਚ ਖਾਂਦੇ ਪੀਂਦੇ ਫਿਰੀ ਜਾਂਦੇ ਹੈ

ਬਿਲਕੁਲ ਨਹੀਂ ਉਹ ਗਲਦਾ ਹੈਗਾ ਇਸ ਕਰਕੇ ਜਿਹੜੇ ਇਹ ਪਾਉਣ ਲੱਗੇ ਹੈ ਹਰ ਇੱਕ ਘਰ ਦੇ ਮਹੁਰੇ ਜਿਹੜਾ ਪੈਪ ਵੀ ਲਾਉਣਾ ਹੈ ਉਹਦੇ ਵਿੱਚ ਦੋ ਤਿੰਨ ਤਿੰਨ ਸਰੀਏ ਅਹ ਗੱਲੀਆਂ ਕੱਢਕੇ ਸਰੀਏ ਪਸਾਉਣੇ ਚਾਹੀਦੇ ਆ

ਵੀ ਜ਼ੇ ਇੱਕ ਜਗ੍ਹਾ ਨਾਲੀ ਚ ਗਿਰ ਵੀ ਗਿਆ ਉਹ ਗਾਂਹ ਨਾ ਜਾਵੇ

ਅਰ ਇਸ ਤਰ੍ਹਾਂ ਦੀ ਉਹਦੇ ਤੇ ਬਣਾਕੇ ਇੱਕ ਜਾਲੀ ਲਾਉਣੀ ਚਾਹੀਦੀ ਪੈਪ ਤੇ

ਸਫਾਈ ਸੇਵਕ ਜਿਹੜਾ ਵੀ ਲੱਗਾ ਉਹਨੂੰ ਵੀ ਸੋਖਾ ਹੋ ਜਵੇ

ਨਹੀਂ ਤਾਂ ਪੈਪ ਦੇ ਵਿੱਚ ਡੰਡੇ ਮਾਰੋ ਆ ਕਰੋ ਆ ਕਰੋ ਪੈਪ ਵਿੱਚ ਟੁੱਟ ਜਾਂਦਾ ਹੈ ਫ਼ੇਰ ਕੰਧਾ ਨੂੰ ਸਿਲਾਬ ਆਉਦੀ ਹੈ ਮਕਾਨ ਡਿੱਗਣੇ ਸ਼ੁਰੂ ਹੋ ਜਾਂਦੇ ਆ

ਉੱਪਰੋ ਨਹੀਂ ਮੰਨਦੇ ਉੱਪਰੋ ਕਿਉ ਨਹੀਂ ਮੰਨਦੇ ਜ਼ੇ ਸਾਰਾ ਪਿੰਡ

ਹਾਂ ਸਾਰੀ ਪੰਚਾਇਤ ਜਾਵੇ ਨਾਲ member ਜਾਣ ਸਰਪੰਚ ਆਪ

ਸਾਨੂੰ ਇਹ ਮਿਲਣਾ ਚਾਹੀਦਾ ਹੈ ਇਹ facilities ਸਾਡੇ ਵਾਸਤੇ ਜਿਆਦਾ ਜਰੂਰੀ ਹੈ

ਵੀ ਇੱਥੇ ਗੰਦਗੀ ਕੱਠੀ ਹੋਈ ਪਈ ਹੈ ਆਪ ਕੱਢਣ ਗਏ

ਗਟਰ ਬਣਾਏ ਨੇ ਉਹਦੇ ਵਿੱਚ ਤੇ ਤੁਸੀਂ ਇਹ ਦੇਖਲੋ ਵੀ ਜ਼ੇ ਉਹ ਕੱਡੂ ਹਰ ਘਰ ਅੱਗਲੇ ਲਈ ਕੰਮ ਵੱਧ ਗਿਆ

ਕਿਸ time time ਵੀ ਨਹੀਂ ਹੁੰਦਾ ਜ਼ੇ ਉਹ ਪੈਪ block ਹੋ ਗਏ ਕਿੱਥੋ ਵੀ ਪਿੱਛੋ ਹੋ ਜਵੇ ਆਪਣੇ ਘਰ ਕੋਲ ਤੇ ਹੋ ਜਾਵੇ ਜਾ ਦੂਜੇ ਦੇ ਘਰ ਕੋਲ ਤੇ ਫ਼ੇਰ ਉਹ ਪਾਣੀ ਤਾਂ ਅੱਗੇ ਨਹੀਂ ਜਾਉਗਾ ਸਾਰਾ ਪਾਣੀ ਸੜਕ ਚ ਆਉਗਾ

ਵੀ ਸਰਪੰਚ ਆਪਣਾ ਭੇਜ਼ੇ shipper ਉਹ ਕੱਢਕੇ ਜਾਵੇ